ਜਦੋਂ ਰੱਬ ਦਾ ਨਾਮ ਲੋ ਆਪਣੇ ਘਰ ਦੇ ਵਿੱਚ ਅੱਧਾ ਘੰਟਾ ਘੰਟਾ ਅੱਖਾ ਮਿਚ ਕੇ ਧਿਆਨ ਲਾਉ ਰੱਬ ਕੰਨੀ ਆਪਣੇ ਘਰੇ ਚ ਤੁਸੀਂ ਮੱਥਾ ਟੇਕਣ ਲੱਗ ਗਏ ਤੁਹਾਨੂੰ ਬਾਹਰ ਦੀ ਲੋੜ ਹੀ ਨੀ ਪੈਣੀ ਜੇ ਤੁਹਾਨੂੰ ਘਰੇ ਹੀ ਸਭ ਕੁੱਝ ਮਿਲੁਗਾ ਰੱਬ ਦੀ ਕਿਰਪਾ ਨਾਲ ਤੁਸੀਂ ਬਾਹਰ ਕਿਉਂ ਜਾਉਂਗੇ ਅਸੀਂ ਤਾਂ ਮਹਾ ਮਾਈ ਨੂੰ ਸਵੇਰੇ ਵੀ ਉੱਠ ਕੇ ਅਰਦਾਸ ਕਰੀਏ ਨਾ ਸਾਡੀ ਮਹਾ ਮਾਈ ਸਵੇਰੇ ਹੀ ਸੁਣ ਲੈਂਦੀ

ਜਿਵੇਂ ਤੁਸੀਂ ਘਰ ਜੋਤ ਬੱਤੀ ਕਰਦੇ ਹੋ ਬੱਚੇ ਵੀ ਕਰਦੇ ਨੇ ਹਾਂਜੀ ਹਾਂਜੀ ਹੁਣ ਮੇਰੀ ਬੇਟੀ ਜਿਹੜੀ ਨੂੰਹ ਆਈ ਹੋਈ ਏ ਮੇਰੀ ਬਹੂ ਉਹ ਦੇਖਲੋ ਰਾਧਾ ਸਵਾਮੀ ਪੱਕੇ ਏ ਉਹਨਾ ਨੇ ਇੱਕ ਗੱਲ ਕਹੀ ਸੀ ਬੇਟਾ ਠੀਕ ਹੈ ਰਾਧਾ ਸਵਾਮੀ ਤੁਸੀਂ ਹੈਗੇ ਹੋ ਜਰੂਰ ਪਰ ਮੇਰੀ ਜੋਤ ਮਹਾ ਮਾਈ ਇੱਕ time ਜਰੂਰ ਲਗਾਉਣੀ ਹੈ ਤੇਨੇ ਠੀਕ ਆ ਘਰ ਦੇ ਵਿੱਚ ਜਿਹੜੀ ਨੂੰਹ ਧੀ ਆਪਣੀ ਲਕਸ਼ਮੀ ਮਾਤਾ ਹੁੰਦੀ ਆ ਉਹ ਜੇ ਤੁਸੀਂ ਘਰ ਚ ਮਾਂ ਬਾਪ ਦੀ ਸੇਵਾ ਨੀ ਕਰਨੀ ਤੁਸੀਂ ਪਾਠ ਪੂਜਾ ਨਹੀਂ ਕਰਨੀ ਤੁਸੀਂ ਕਿਸੇ ਕੰਮ ਜੋਗੇ ਨੀ ਹੈਗੇ ਉਦੋਂ ਦਾ ਹੀ ਲੜ ਫੜਿਆ ਹੋਇਆ ਬਹੁ ਨੇ ਇੱਕ time ਜਰੁਰ ਜੋਤ ਲਗਾਉਂਦੀ ਆ ਮਾਤਾ ਦੀ ਹੁਣ ਉਹਨੂੰ ਵੀ ਕਿਰਪਾ ਹੋ ਰਹੀ ਏ ਉਹਨੂੰ ਆਪ ਵੀ ਠੰਡੀ ਹੋ ਜਾਂਦੀ ਆ ਉਹਨੂੰ ਵੀ ਇੰਨਾ ਹੋ ਜਾਂਦਾ ਮੰਮੀ ਨੇ ਮੈਨੂੰ ਕਿਹਾ ਜੋਤ ਨੀ ਲਈ ਉਹ ਡਰ ਕੇ ਜੋਤ ਲਾਉਂਦੀ ਆ ਪਰ ਮਹਾ ਮਾਈ ਦੀ ਇੰਨੀ ਕਿਰਪਾ ਨਾ ਉਹਦੇ ਪਰ ਉਹ ਆਪਣੇ ਆਪ ਹੀ ਜੇ ਮਾਤਾ ਦੀ ਕਹਿਣ ਲੱਗ ਗਈ ਅੱਛਾ ਮਤਲਬ ਕੀ ਉਹ ਵੀ ਹੁਣ ਮੰਨਣ ਲੱਗ ਗਈ ਕੇ ਜਿੱਦਾਂ ਤੁਸੀਂ ਮੰਨ ਰਹੇ ਹੋ ਉਹ ਵੀ ਮੰਨ ਰਹੀ ਹੈ ਉੱਦਾਂ ਹੀ ਹਾਂਜੀ ਜਦ ਉਹਨੂੰ ਪਤਾ ਲੱਗਿਆ ਸਾਡੇ ਘਰ ਦੇ ਵਿੱਚ ਮਹਾ ਮਾਈ ਦੀ ਕਿਰਪਾ ਹੈ ਸਾਨੂੰ ਮਹਾ ਮਾਈ ਓ ਦੇਣ ਵਾਲੀ ਹੈਗੀ ਏ ਠੀਕ ਏ ਨਾ ਕਹਿੰਦੇ ਭਗਵਾਨ ਤਾਂ ਇੱਕ ਹੁੰਦੇ ਆ ਇਹ ਤਾਂ ਆਪਾਂ ਹੀ ਕਰਿਆ ਹੋਇਆ ਗੁਰੂ ਪੀਰ ਆਪਾਂ ਅੱਲਗ ਅਲੱਗ ਕਰੇ ਹੋਏ ਏ ਭਗਵਾਨ ਤਾਂ ਇੱਕ ਈ ਹੈ ਮਾਤਾ ਰਾਣੀ ਦੀ ਕਿਰਪਾ ਹੋਈ ਚਾਹੇ ਬਾਬਾ ਦੀ ਹੋ ਜਾਏ ਇਹ ਭਗਵਾਨ ਇੱਕ ਹੈ ਅਸੀਂ ਕਦੇ ਨੀ ਸੋਚਿਆ ਵੀ ਅਲੱਗ ਅਲੱਗ ਹੈਗੇ ਹਾਂ ਮੈਂ ਬਹੁਤ ਜਿਆਦਾ ਛੋਟੀ ਛੋਟੀ ਹੁੰਦੀ ਮੰਨਦੀ ਸੀਗੀ ਸਹੀ ਗੱਲ ਹੈ ਕੀ ਜਿੱਦਾਂ ਮੈਂ ਵੀ ਦੇਖਿਆ ਵੀ ਆਪਾਂ ਜਿਵੇਂ ਕਿਤੇ ਵੀ ਜਾਂਦੇ ਹਾਂ ਨਾ ਤੇ ਉਹਨਾ ਨੇ ਸਾਰੇ ਗੁਰੂਆਂ ਦੀ ਫੋਟੋ ਰੱਖੀ ਹੁੰਦੀ ਹੈ ਮਾਤਾ ਦੀ ਵੀ photo ਹੁੰਦੀ ਏ ਸਾਰੇ ਗੁਰੂਆਂ ਦੀ ਵੀ ਹੁੰਦੀ ਹੈ or ਸਾਰੇ ਮਤਲਬ ਕੇ ਇਹਨਾ ਥਾਵਾਂ ਦੀ ਮਤਲਬ ਕੇ ਜੋ ਜੋ ਕਿਸੇ ਮੰਦਿਰ ਚ ਸ਼ਿਵਜੀ ਦਾ ਜਾਂ ਹਨਾ ਹਨੁਮਾਨ ਜੀ ਦਾ ਜਾਂ ਕੁੱਝ ਵੀ ਇੱਦਾਂ ਸਭ ਨੇ photo ਵਿੱਚ ਰੱਖੀ ਹੁੰਦੀ ਆ ਨਾ ਤੇ ਸਾਰੇ ਸਭ ਨੂੰ ਸਭ ਨੂੰ ਮੰਨਦੇ ਨੇ ਇਹ ਤਾਂ ਨੀ ਕਿਸੇ ਇੱਕ ਨੂੰ ਮੰਨਦੇ ਨੇ ਇੱਕ ਨੂੰ ਨਹੀਂ ਮੰਨਦੇ ਕਿਉਂ ਮੰਨਦੇ ਸੀ ਇਸ ਕਰਕੇ ਮੰਨਦੇ ਆ ਸਾਰਿਆਂ ਨੂੰ ਗੁਰੂ ਇੱਕ ਹੈ ਇਸ ਕਰਕੇ ਸਾਰੀਆਂ ਫੋਟੋਆਂ ਰੱਖੀਆਂ ਹੁੰਦੀਆਂ ਜਿਹੜੀ ਆਪਣੇ ਮੰਨ ਵਿੱਚ ਆ ਹਨੁਮਾਨ ਜੀ ਆ ਰਾਮ ਚੰਦਰ ਜੀ ਆ ਆਹ ਮਾਤਾ ਜੀ ਨੇ ਇਹ ਸਾਰੇ ਇੱਕ ਏ ਆਪਾਂ ਨੇ ਵੰਡਿਆ ਹੋਇਆ ਇਹ

ਨੇ ਨੀ ਆਪਾਂ ਨੂੰ ਵੰਡਿਆ ਹੋਇਆ ਆਪਾਂ ਨੂੰ ਤਾਂ ਸਾਰੀਆਂ ਨੂੰ ਇੱਕ ਜਾਣਾ ਇੱਕ ਜਗ੍ਹਾ ਦੇਖਦੇ ਆ ਨਾ ਪਰ ਆਪਾਂ ਵੰਡੀਆਂ ਹੋਇਆ ਉਹਨਾ ਨੂੰ ਸਾਰੇ ਕੀਤੇ ਪਰ ਜੇ ਆਪਾਂ ਨੇ ਨਾ ਕੀਤੇ ਭਗਵਾਨ ਦਾ ਨਾਮ ਆਪਾਂ ਰੱਬ ਦਾ ਨਾਮ ਆਪਾਂ ਲੈਂਦੇ ਹਾਂ ਜਾਂ ਕੁੱਝ ਵੀ ਸੱਚੀ ਗੱਲ ਆ ਇਹ ਮੰਨਣ ਚ ਵੀ ਆਉਂਦੀ ਹੈ ਕੀ ਆਪਣੇ ਬੱਚਿਆਂ ਤੇ ਕਿਰਪਾ ਤਾਂਹੀਂ ਹੁੰਦੀ ਹੈ ਹਨਾ ਜੇ ਮਾਂ ਕਰੇ ਨਾ ਪਾਠ ਪੂਜਾ ਬੱਚੇ ਤੇ ਬਹੁਤ ਛੇਤੀ ਅਸਰ ਹੁੰਦਾ

ਜੇ ਆਪਾਂ ਨੇ ਬੱਚਿਆਂ ਬਾਰੇ ਨੀ ਸੋਚਣਾ ਆਪਾਂ ਆਪਣੇ ਬਾਰੇ ਹੀ ਸੋਚੀ ਜਾਣਾ ਆਪਾਂ ਨੂੰ ਕਿਆ ਮਿਲਣਾ ਉਹ ਕਹਿੰਦੀ ਤੂੰ ਆਪਣੇ ਬਾਰੇ ਮੰਗਦੀ ਹਾਂ

ਜੇ ਆਪਾਂ ਸਭ ਦਾ ਭਲਾ ਕਰਾਂਗੇ ਤਾਂਹੀ ਆਪਣਾ ਹੋਊਗਾ

ਠੀਕ ਆ ਜੀ ਹੁਣ ਜੇ ਆਪਾਂ ਹਰੇਕ ਬਾਰੇ ਨੀ ਸੋਚੋਗੇ ਆਪਣੇ ਬਾਰੇ ਹੀ ਸੋਚੋਗੇ ਆਪਾਂ ਨੂੰ ਕਿਆ ਮਿਲੁਗਾ ਕੁੱਛ ਨੀ ਮਿਲਣਾ

ਭਾਵੇਂ ਤੁਸੀਂ ਗੁਰਦੁਵਾਰੇ ਅਮ੍ਰਿਤ ਛਕਿਆ ਹੋਇਆ ਮੈਂ ਮਾਤਾ ਰਾਣੀ ਤੁਹਾਨੂੰ ਏ ਹੋਣਾ ਵੀ ਮਾਤਾ ਰਾਣੀ ਕਰਦੀ ਹੈ ਕਿਸੇ ਦਾ ਮਜ਼ਾਕ ਨਾ ਡਾਉ ਕਿਸੇ ਨੂੰ

ਪਰ ਸਾਨੂੰ ਕੁੱਝ ਇੰਨਾ ਜਿਆਦਾ ਪਤਾ ਨੀ ਹੈਗਾ ਵੀ ਕਿੱਦਾਂ ਆਪਾਂ ਪੂਜਾ ਕਰਨੀ ਹੈ ਜਾਂ ਕਿੱਦਾਂ ਨਹੀਂ ਹਨਾ ਤੇ ਜਿੱਦਾਂ ਤੁਸੀਂ ਵੀ ਕਹਿਨੇ ਹੋ ਕੇ ਚੱਲ ਤੁਸੀਂ ਵੀ ਗੁਰਦੁਵਾਰੇ ਹਨਾ ਜਾਂਦੇ ਓ ਤਾਂ ਤੁਹਾਨੂੰ ਮੱਥਾ ਟੇਕਦੇ ਸਾਰੇ ਹੀ ਦੇਖਦੇ ਨੇ ਪਰ ਹਨਾ ਗੁਰਦੁਵਾਰੇ ਦੀ ਅਰਦਾਸ ਵਗੈਰਾ ਹਨਾ ਤੁਹਾਨੂੰ ਵੀ ਨੀ ਪਤਾ ਹੈਗਾ ਵੀ ਅਰਦਾਸ ਕਿੱਦਾਂ ਕਰੀ ਦੀ ਆ ਹਨਾ ਅਰਦਾਸ ਉਸੇ ਤਰ੍ਹਾਂ ਹੀ ਤੁਸੀਂ ਆਪਣੀ ਮਾਤਾ ਰਾਣੀ ਦਾ ਕਰਾਂਗੇ ਅਸੀਂ ਅਰਦਾਸ ਦੂਜੀ ਤਰ੍ਹਾਂ ਬਾਬੇ ਦੀ ਅਰਦਾਸ ਕਰਦੇ

ਉਹ ਜਿੰਨੀ ਮਰਜ਼ੀ ਰਸ਼ ਹੋਵੇ ਜਿੰਨਾ ਮਰਜ਼ੀ ਹੋਵੇ ਉੱਥੇ ਮਾਤਾ ਰਾਣੀ ਦੀ ਕਿਰਪਾ ਉੱਥੇ ਜਿੰਨੀ ਮਰਜ਼ੀ ਅਸੀਂ ਅਮ੍ਰਿਤਸਰ ਗਏ ਸੀ ਅੰਮ੍ਰਿਤਸਰ ਵੀ ਜਿੰਨਾ ਮਰਜ਼ੀ ਰਸ਼ ਸੀਗਾ ਮਹਾ ਮਾਈ ਦੀ ਕਿਰਪਾ ਨਾਲ ਸਾਨੂੰ ਉੱਥੇ ਦਰਸ਼ਨ ਵਧੀਆ ਹੋਏ ਕਿਉਂਕਿ ਇੱਕ ਭਗਵਾਨ ਆ ਤਾਹੀਂ ਮੈਨੂੰ ਵਧੀਆ ਦਰਸ਼ਨ ਹੋਏ

ਮੈਂ line ਚ ਲੱਗੀ ਰਹਿਣਾ ਸੀ ਮੈਨੂੰ ਕਿੰਨੇ ਬੁਲਾਨਾ ਸੀ ਮੈਨੂੰ ਕਿੰਨੇ ਦਰਸ਼ਨ ਦੇਣੇ ਸੀ

ਡੇਰਾ ਸਾਹਬ ਵੀ ਜਾਂਦੇ ਹੈ ਨਾ ਉੱਥੇ ਵੀ ਮੈਂ ਤੁਹਾਨੂੰ ਤੁਸੀਂ ਕਹਿੰਦੇ ਸੀ ਕੀ ਡੇਰਾ ਸਾਹਬ ਵੀ ਉੱਥੇ ਵੀ ਉੱਥੇ ਵੀ

ਬਾਬਾ ਬਡਭਾਗ ਸਿੰਘ ਪਹਿਲਾਂ ਮੈਂ ਬਾਬਾ ਬਡਭਾਗ ਸਿੰਘ ਦੇ ਗਈ ਸੀ ਮੇਰੀ ਹਜੇ marriage ਹੋਈ ਸੀਗੀ ਮੇਰੀ ਬੇਟੀ ਸੀਗੀ ਤੇ ਮੈਨੂੰ ਕਿਸੇ ਨੇ ਕਿਹਾ ਮੇਰੀ ਨਾ sister ਜਾਂਦੀ ਸੀ ਉੱਥੇ ਉਹਨਾ ਨੇ ਚੋੰਕੀਆਂ ਦੱਸਿਆਂ ਸੀਗੀਆਂ ਉਹ ਡਰਦੀ ਸੀਗੀ ਵੀ ਮੈਂ ਜਾਣੀ ਆ ਨਾ ਉੱਥੇ ਚੀਕਾਂ ਦੀ ਆਵਾਜ ਆਉਂਦੀ ਹੈ ਤੂੰ ਚੱਲੇਗੀ ਮੇਰੇ ਨਾਲ ਮੈਂ ਕਿਹਾ ਚੱਲ ਚਲੀ ਜਾਣੀ ਹਾਂ ਹਨਾ ਉਹਦੇ ਕਰਕੇ ਉਹਨੂੰ ਨੀ ਕੁੱਛ ਹੋਇਆ ਮੇਰੀ ਕਿਰਪਾ ਸਾਰੀ ਹੋਗੀ

ਅੱਛਿਆ ਤੇ ਯਾਨੀ ਬੱਚਿਆਂ ਤੇ ਵੀ ਕਿਰਪਾ ਉਹਨਾ ਦੀ ਹੈ ਸਾਰਾ ਕੁੱਛ

ਜਿਹਦੇ ਅਸੀਂ ਜਾਂਦੇ ਸੀ ਨਾ ਬਾਬਾ ਜੀ ਨਾਲ ਚੋੰਕੀ ਲਾਂਦੇ ਸੀ ਜਿਹੜੇ ਬਾਬਾ ਬਡਭਾਗ ਸਿੰਘ ਜੀ ਉਹ ਬਾਬਾ ਜੀ ਨੇ ਨੈਣਾ ਦੇਵੀ ਜਰੁਰ ਜਾਣਾ

ਮਾਤਾ ਜੀ ਦਾ ਮੱਥਾ ਟੇਕ ਕੇ ਇੱਧਰ ਆਉਂਦੇ ਸੀ ਮਾਤਾ ਜੀ ਦੀ ਫੁੱਲ ਕਿਰਪਾ ਇੰਨੀ ਹੋਈ ਬਾਬੇ ਨੇ ਇੰਨੀ ਮਹਿਰ ਕਰੀ ਮਾਤਾ ਰਾਣੀ ਦੇ ਜਾ ਕੇ ਮਹਾ ਮਾਈ ਓ ਮਿਲਾਤੀ ਮੈਨੂੰ

ਤੇ ਹੁਣ ਫੇਰ ਅੱਗੋਂ ਬੱਚੇ ਬੱਚੇ ਵੀ ਆਪੇ ਤੁਹਾਡਾ ਬੇਟਾ ਵੀ ਹੋਲੀ ਹੋਲੀ set ਹੋਜੇਗਾ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਤੁਸੀਂ ਆਪਣੇ ਆਪ ਵਿਸ਼ਵਾਸ ਰੱਖਿਆ ਹੋਇਆ ਮਹਾ ਮਾਈ ਕਰਨੇ ਆਲੀ ਆ ਕਹਿੰਦੇ ਉਹਨੇ labor ਦਾ ਵੀ ਕਰਿਆ ਸਾਰੇ ਕੰਮ ਕਰੇ ਮੇਰੇ ਬ ਮੇਰੇ ਬੇਟੇ ਨੂੰ duty ਮਿਲ ਗਈ ਸੀ ਮੰਦਰ ਦੇ ਵਿੱਚ ਉਹਨੂੰ ਅਹ ਅੱਠ ਦਿਨ ਲਾਕੇ ਆਉਂਦਾ ਹੁੰਦਾ ਸੀਗਾ ਉੱਥੇ ਕਹਿੰਦੇ ਸੀ ਉਹਨੂੰ job ਮਿਲ੍ਜੇਗੀ ਪਰ ਸਾਨੂੰ ਨਾ ਹਿਮਾਚਲ ਦੇ ਵਿੱਚ ਨਾ salary ਥੋੜੀ ਜੀ ਕਮ ਮਿਲਦੀ ਆ ਉੱਥੇ ਇਸ ਕਰਕੇ ਆਪਣੇ ਪੰਜਾਬ ਦੇ ਵਿੱਚ salary ਹੈਗੀ ਜਿਆਦਾ

ਉਹਨੂੰ ਏਵੇਂ ਹੋਗਿਆ ਮੰਮੀ ਜੇ salary ਅੱਗੇ ਨਾ ਵਧੀ ਮੈਂ ਤਾਂ ਇੱਥੇ ਜੋਗਾ ਹੀ ਰਹਿ ਗਿਆ ਨਾ ਨਹੀਂ ਜੇ ਤੁਹਾਡੇ ਜਵਾਈ ਦੀ salary ਦੇ ਮੁਤਾਬਿਕ ਉਹਦੀ ਵੱਧ ਨਹੀਂ ਸੀ ਸਕਦੀ ਤੁਹਾਡੇ ਬੇਟੇ ਦੀ ਨਹੀਂ ਉਹ ਹੋਰ job ਕਰਦਾ ਉਹ lift ਤੇ ਮੰਦਰ ਦੀ ਕਰਦਾ

ਉਹਨੇ ਉੱਥੇ ਵੀ ਬੁਲਾਇਆ or ਉੱਥੇ ਤੋਂ ਪੜਾਇਆ ਵੀ ਆ ਪਹਿਲਾਂ ਉਹ ਦਸਵੀਂ ਚ ਸੀਗਾ ਜਦੋਂ ਜਾਂਦਾ ਸੀ ਸੇਵਾ ਲਾਉਣ ਵਾਸਤੇ ਹਫਤਾ ਹਫਤਾ ਲਾਕੇ ਆਉਂਦਾ ਸੀਗਾ ਹਫਤੇ ਦੇ ਵਿੱਚ ਉਹਨੇ ਇੱਕ ਦਿਨ ਘਰ ਨੀ ਆਉਣਾ ਜਿਹੜੇ ਕੱਪੜੇ ਪਾਏ ਉਹਨੇ ਉਸ ਤਰ੍ਹਾਂ ਹੀ ਸੇਵਾ ਕਰਨੀ ਦਿਨ ਰਾਤ ਲੱਗਿਆ ਸਵੇਰੇ ਦੋ ਵਜੇ ਜਾਣਾ ਸੋਖਾ ਨੀ ਦੋ ਵਜੇ ਮਹਾ ਮਾਈ ਦੀ ਕਿਰਪਾ ਫੁੱਲ ਹੁੰਦੀ ਸੀ ਇੱਕ ਇੱਕ ਮੁੰਡੇ ਦਾ bag ਗਿਰ ਗਿਆ ਪੈਸਿਆਂ ਦਾ ਉੱਥੇ ਤੇ ਮੇਰਾ ਬੇਟਾ ਦੋ ਵਜੇ ਲੰਗਰ ਦੇ ਕੋਲੋਂ ਲੰਗਿਆ ਤੇ ਨੀਂਦ ਵਿੱਚ ਸੀਗਾ ਭਾਈ ਵਿਚਾਰਾ ਉਹਦੇ ਕੋਲ bag ਸੀ ਪੈਸਿਆਂ ਆਲਾ ਤੇ ਉਹਨੇ ਨਾ ਜਦੋਂ ਦੇਖਿਆ ਪੈਸੇ bag ਤੋਂ ਨਿਕਲ ਕੇ ਗਿਰਦੇ ਪਏ ਆ ਉਹਦੇ ਉਹ ਨੀਂਦ ਚ ਸੀਗਾ ਉਹਨੇ ਮੇਰੇ ਬੇਟੇ ਨੇ ਉਹਨੂੰ ਜਗਾਇਆ ਉਹ ਕਹਿੰਦਾ uncle ਜੀ ਦੇਖੋ ਤੁਹਾਡੇ ਪੈਸੇ ਕਿਵੇ ਨਿਕਲਦੇ ਪਏ ਆ or ਮੇਰੇ ਬੇਟੇ ਨੂੰ ਉਹਨੇ ਇੰਨਾ ਪਿਆਰ ਕੀਤਾ ਇੰਨੀਆਂ ਅਸੀਸਾਂ ਦਿੱਤੀਆਂ ਮੇਰੇ ਬੇਟੇ ਨੂੰ ਉਹਨੇ ਫ਼ੇਰ ਮੇਰੇ ਬੇਟੇ ਨੇ ਕਿਹਾ uncle ਤੁਸੀਂ ਥੱਕੇ ਹੋਏ ਹੋ ਮੇਰੇ room ਚ ਪੈਜੋ ਫ਼ੇਰ ਮੇਰੇ ਬੇਟੇ ਨੇ ਜਦ room ਚ ਪਾਇਆ ਉਹਨਾ ਇੰਨਾ ਇਨਾਮ ਦਿੱਤਾ ਮੇਰੇ ਬੇਟੇ ਨੂੰ ਪੈਸੇ ਦੇਕੇ ਗਿਆ ਨਾਲੇ ਮੇਰੇ ਬੇਟੇ ਨੂੰ ਇਨਾਮ

ਚਲੋ ਵਧੀਆ ਬੱਚਿਆਂ ਨੂੰ ਹੀ ਹਨਾ ਆਸ਼ੀਰਵਾਦ ਮਿਲਦਾ ਮਾਤਾ ਰਾਣੀ ਦਾ ਹਾਂਜੀ ਹਾਂਜੀ ਬਹੁਤ ਕਿਰਪਾ ਜੀ ਸਾਡੇ

hello

ਅੱਖਾਂ ਦੇ ਡਾਕਟਰ ਏ

ਅੱਖਾਂ ਬਾਰੇ ਉਹਨਾ ਚ ਤੁਸੀਂ ਜੋ ਵੀ ਪਰੇਸ਼ਾਨੀ ਉਹਨਾ ਨਾਲ consult ਕਰ ਸਕਦੇ ਹੋ

ਮੈ ਜਾਣ ਤੁਹਾਨੂੰ ਕਿ ਕਾਦੀ ਤਕਲੀਫ਼ ਏ ਆਹ sir ਕਿਸ ਦਿਨ ਹਾਂਜੀ sir actually ਮੇਰੀਆ ਅੱਖਾਂ ਵਿੱਚ ਬਹੁਤ ਜਿਆਦਾ ੜੜਕ ਪੈ ਰਹੀ ਏ ਤਿੰਨ ਚਾਰ ਦਿਨ ਹੋ ਗਏ ਨੇ ਤੇ ਨਾਲ ਲਾਲ ਵੀ ਏ ਤੇ ਹੁਣ ਨਾ ਵਿਚੋ ਥੋੜਾ ਥੋੜਾ ਜਿਸ ਤਰਾ side ਤੋ ਹੱਲਕਾ ਜਾਂ ਪੱਸ਼ ਵਾਂਗਰ ਵੰਗਦਿਆ ਪਏਆ ਉਤੇ ਸ਼ੋਜ ਪੈ ਗਈ ਸੀ ਤੇ ਉਹ ਬਹੁਤ ਜਿਆਦਾ ਤੱਕ

ਤੇ ਇਸ ਪਿਛੇ ਮੈਨੂੰ actually ਅੱਜ ਦੀ appointment ਮਿੱਲ ਜਾਏ ਤੇ please ਤੁਸੀਂ ਦੇਖਦੋ ਗਏ ਕਿਉਕੀ ਮੈਨੂੰ ਬਹੁਤ ਜਿਆਦਾ ਤਕਲੀਫ਼ ਏ

ਦਿੰਦੇ ਹੈਗਾ ਤੇ ਤੁਸੀਂ ਜੋ ਵੀ ਆਪਣੇਂ ਕਾਗਜ ਹੈਗੇ ਏ ਤੁਹਾਡੀ ਜੋ ਕਿਸੀ ਨੂੰ ਦੱਖਾਇਆ ਏ ਤੁਸੀਂ ਕਿਸੀ ਡਾਕਟਰ ਦਾ ਹੈਗਾ ਉਹ ਲੈਕੇ ਤੁਸੀਂ ਆਪਣੇ ਉਹਨਾ ਕੋਲ ਆਂ ਸਕਦੇ ਹੈਗੇ ਹੋ ਮੈ ਕੋਸਿਸ਼ ਕਰਾਗਾ ਕਿ ਤਿੰਨ ਵਜੇ ਡਾਕਟਰ ਸਾਹਿਬ ਬੈਠਦੇ ਹੈਗੇ ਏ ਤੁਹਾਡਾ

ਜ਼ੀ actually ਮੈ ਤਾਂ ਪੁੱਛਦੀ ਪੀ ਸੀ ਕਿਉਕੀ ਫ਼ੇਰ ਮੈਨੂੰ ਸੀ ਮੈ ਉਹਨੇ ਪੈਸੇ ਆਪਣੇਂ

ਤੇ sir ਆਹ ਅਗ਼ਰ ਅਹ

sir ਇਸ ਵੇਲੇ ਤਾਂ ਅੱਖਾਂ ਦੇ ਏਹੋ ਡਾਕਟਰ ਹੈਗੇ ਏ ਬਾਕੀ ਔਰ

ਹਾਂਜੀ sir actually ਮੇਰੇ mother ਨੂੰ acidity ਦੀ ਬਹੁਤ ਜਿਆਦਾ ਤਕਲੀਫ਼ ਏ ਤੇ ਅਸੀਂ ਕਾਫ਼ੀ ਜਗ੍ਹਾ ਦਿੱਖਾ ਚੁੱਕੇ ਹਾਂ

ਉਹ ਵੀ ਇਥੇ ਬੈਠ ਦੇ ਏ ਨਾਲ ਹੀ ਬੈਠ ਦੇ ਹੈਗੇ ਏ ਉਹਨਾ ਨੂੰ ਵੀ ਤੁਸੀਂ ਦਿੱਖਾਂ

ਤਿੰਨ ਵਜੇ ਦੀ ਉਹਨਾ ਦੀ ਨਹੀਂ ਹੈਗੀ ਏ ਉਹਨੇ ਸਾਢ਼ੇ ਤਿੰਨ ਵਜੇ ਬੈਠਦੇ ਹੈਗੇ ਏ ਉਹ

caughing ਅੱਦੇ ਘੰਟੇ ਬਾਅਦ ਹੈਗੀ ਏ ਉਹਨਾ ਦੀ ਠੀਕ ਏ sir ਫ਼ਿਰ ਮੈ ਤੁਹਾਨੂੰ details ਦੇ ਦਿੰਨੀ ਆਂ ਤੁਸੀਂ please ਮੇਰੀ

appointment book ਕਰਾਦੋ ਤੇ ਮੇਰੇ mother ਦੀ ਜਿਹੜੀ ਏ ਉਹ ਪੇਟ ਵਾਲੇ ਡਾਕਟਰ ਨਾਲ appointment ਬੁੱਕ ਕਰ ਦਿਓ please

ਹਾਂਜੀ ਮੇਰਾ ਨਾਂਮ

ਤੇ

ਤੁਸੀਂ ਸਮਝੇ appointment ਬੁੱਕ ਕਰ ਦਿੰਦਾ ਹੈਗਾ ਤੁਸੀਂ ਸਮਝੇ ਤਿੰਨ ਸਾਢ਼ੇ ਤਿੰਨ ਵਜੇ ਨਾਲ ਆਂ ਜਾਵੋ

ਦੋਨੋਂ ਡਾਕਟਰ ਤੁਹਾਨੂੰ ਮਿੱਲ ਜਾਣਗੇ time ਨਾਲ ਹੋਰ ਮੈ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ ਜ਼ੀ

ਡਾਕਟਰ ਦੀ fess ਹੈਗੀ ਏ ਪੰਜ ਸੋ ਰੁਪਏ ਹੈਗੀ ਏ fess ਉਹਨਾ ਦੀ consultant fess

eyes ਵਾਲੇ ਡਾਕਟਰ ਨੂੰ ਡਾਕਟਰ ਸੁੰਦਰ ਕਿਆ ਨਾ ਤੁਸੀਂ ਉਹਨਾ ਨੂੰ ਵੀ ਤੁਸੀਂ

ਜੋ ਵੀ ਦਵਾਈ ਖਾਦੇ ਪਏ ਹੋ ਉਹ ਤੁਸੀਂ ਲੈਕੇ ਆਉਣਾ ਨਾਲ ਤਾਂ ਕੀ ਡਾਕਟਰ ਨੂੰ ਕੋਈ

ਮੈ ਸਾਰੇ ਆਪਣੇਂ record ਲੈ ਆਵਾਗੀ ਜ਼ੀ ਡਾਕਟਰ ਸਾਹਿਬ ਸਮਝੇ time ਨਾਲ ਮਿੱਲ ਜਾਣਗੇ ਤੁਹਾਨੂੰ ਹਾਂਜੀ ਮੈ ਪੁਰਾਣੇ ਸਾਰੇ records ਮੈ ਆਪਣੇਂ mother ਦੇ ਸਾਰੇ records ਲੈ ਆਵਾਗੀ ਜ਼ੀ

ਠੀਕ ਏ sir ਮੈ ਮੈ ਪਹੁੰਚ ਜਾਵਾਗੀ ਜੀ time ਸਿਰ

ਹਾਂਜੀ sir ਠੀਕ ਏ ਜੀ thank you thank you sir ਜ਼ੀ

ਸਤਿ ਸ਼੍ਰੀ ਅਕਾਲ ਜੀ ਹੋਰ ਵਧੀਆ ਹਾਂ ਵਧੀਆ ਠੀਕ ਠਾਕ ਹਾਂਜੀ ਹੋਰ ਸੁਨਾਓ

ਅੱਛਿਆ ਮੈਂ ਤੇ ਤੁਹਾਨੂੰ ਇੱਕ ਖਬਰ ਦੱਸਣੀ ਸੀਗੀ news

ਦੇਖੀ ਕੇ ਆਪਣੇ ਜਿਹੜਾ ਹੋਲੇ ਮਹੱਲੇ ਦਾ ਮਤਲਬ ਕਿ ਸਮਾਗਮ ਹੁਣ ਲੰਗਿਆ ਹੈ